ਉੱਪਰ ਪੱਖੇ ਵੀ ਲੱਗੇ ਹੋਏ ਹਨ ਉੱਪਰ ਲਾਈਟਾਂ ਵੀ ਜੱਗ ਰਹੀਆਂ ਹੋਈਆਂ ਹਨ।

ਔਰ ਇੱਕ ਬੰਦੇ ਨੇ ਹੱਥ ਚ ਛਤਰੀ ਵੀ ਫੜੀ ਹੋਈ ਹੈ ਤੇ ਇੱਕ ਜੂੜੀਓ ਦੇ ਅੱਗੇ ਬਹੁਤ ਹੀ ਹਰਾ ਭਰਾ ਘਾਹ ਹੈ।

ਉਸ ਦੇ ਕਾਰ ਦੇ ਪਿੱਛੇ ਇੱਕ ਬੰਦਾ ਹੈ ਜਿਸਦਾ ਮੂੰਹ ਨਹੀਂ ਆ ਰਿਹਾ ਹੈ ਔਰ ਉਸਦੇ ਲਾਗੇ ਇੱਕ ਏ_ਸੀ ਲੱਗਾ ਹੈ ਏ_ਸੀ --

ਪੌਣੇ ਚਾਰ ਵਜੇ ਹੋਏ ਹਨ ਔਰ ਅੰਦਰ ਇੱਕ ਮੁੰਡਾ ਜਿੱਮ ਲਾ ਰਿਹਾ ਹੈ ਉਸਦਾ ਚਿਹਰਾ ਨਜ਼ਰ ਆ ਨਹੀਂ ਰਹਾ ਉਸਨੇਂ--

ਇਸ ਦੇ ਉੱਪਰ ਦੋ ਐਲ_ਸੀ_ਡੀਆਂ ਲੱਗੀਆਂ ਹੋਈਆਂ ਹਨ ਤੇ ਇੱਕ ਐਲ_ਸੀ_ਡੀ ਉਪਰ ਜਾਲੀਦਾਰ ਕੋਈ ਚੀਜ਼ ਲੱਗੀ ਹੈ ਔਰ ਥੱਲੇ ਲੱਗਿਆ ਹੋਇਆ ਹੈ।

ਔਰ ਇਸਦੇ ਇੱਕ ਬੈੱਡਰੂਮ ਦੇ ਕੋਲ ਤਿੰਨ ਕੁਰਸੀਆਂ ਰੱਖੀਆਂ ਹੋਈਆਂ ਹਨ।

ਇੱਸ ਮੇਂ ਬਹੁਤ ਹੀ ਜਿਆਦਾ ਗੱਡੀ ਹੈ ਔਰ ਇੱਸ ਦੇ ਕੋਲ ਦੋ ਮੋਟਰਾਂ ਵੀ ਪਈਆਂ ਹੋਇਆਂ ਮੋਟਰ ਦੇ ਲੱਗੇ ਇੱਕ ਡਰੱਮ ਵੀ ਪਿਆ ਹੋਇਆ ਹੈ।

ਹੋਰ ਅੱਗੇ ਬੋਹੁਤ ਹੀ ਜਿਆਦਾ ਲੰਬਾ ਇਸ ਊਪਰ ਬੋਹੁਤ ਹੀ ਜਿਆਦਾ ਲਾਈਟਾਂ ਜੱਗ ਰਹੀਆਂ ਹੋਈ ਆਂ ਹਨ।

ਔਰ ਕਾਊਂਟਰ ਦੇ ਉੱਤੇ ਗੂਗਲ ਪੇ ਦਾ ਬੋਰਡ ਪਿਆ ਹੋਇਆ ਹੈ ਉਸਦੇ ਪਿੱਛੇ ਹੱਥ ਧੋਣ--

ਇਹ ਇੱਕ ਬਹੁਤ ਹੀ ਜਿਆਦਾ ਵਧੀਆ ਜਗ੍ਹਾ ਹੈ ਜਗ੍ਹਾ ਦੇ ਉੱਪਰ ਬਹੁਤ ਹੀ ਵਧੀਆ ਇੱਕ ਲਾਲ ਰੰਗ ਦਾ ਪਰਦਾ ਲੱਗਾ ਹੋਇਐ--

ਉਸ ਦੇ ਅੱਗੇ ਇਕ ਕਾਊਂਟਰ ਲੱਗਾ ਹੋਇਆ ਕਾਊਂਟਰ ਦੇ ਕੋਲ ਇੱਕ ਕੁਰਸੀ ਹੈ।

ਚਿੱਟੇ ਰੰਗ ਦਾ ਹੈ ਜੋਕਿ ਬਹੁਤ ਵਧੀਆ ਜਹਾਜ ਦੇ ਲਾਗੇ ਹੋਰ ਵੀ ਬਹੁਤ ਬੰਦੇ ਖੜੇ ਹੋਏ ਹਨ ਉਪਲ ਬਹੁਤ ਹੀ ਗੈਰਾ ਬੱਦਲ ਹੋਇਆ ਹੋਇਆ ਹੈ।

ਇੱਕ ਮੁੰਡਾ ਝੂਟੇ ਲੈ ਰਿਹਾ ਇਸ ਦੇ ਆਸੇ ਪਾਸੇ ਸਾਹਮਣੇ ਬਹੁਤ ਹੀ ਜਿਆਦਾ ਬੰਦੇ ਕੱਠੇ ਹੋਏ ਹਨ ਤੇ ਜਿਸ ਆਸੇ ਪਾਸੇ ਸਾਹਮਣੇ।

ਤੇ ਇੱਕ ਬੰਦਾ ਅੰਦਰ ਬੈਠਾ ਹੋਇਆ ਜਿੱਮ ਬਹੁਤ ਹੀ ਜਿਆਦਾ ਵਧੀਆ ਲੱਗ ਰਹਿਆ।

ਟੀ_ਆਰ_ਏ_ਵੀ_ਈ_ਐੱਫ_ਐਲ_ਐੱਫ ਊਪਰ ਨੰਬਰ ਵੀ ਲਿਖੇਆ ਹੋਇਆ ਨੰਬਰ --

ਇੱਸ ਦੇ ਲੱਗੇ ਇੱਕ ਮਸ਼ੀਨ ਵੀ ਖੜੀ ਹੈ ਜਿੱਸ ਨਾਲ ਕਾਰ ਵੋਸ਼ ਕੀਤੀ ਜਾਂਦੀ ਹੈ।